ਹੁਣਾ ਦਾ

ਨਾ ਕਦੀ ਕਦੀ ਜਾਂ ਉਹ ਤੇ ਹੈ ਕੋਠੇ ਤੇ ਇਸ਼ਾਰੇ ਉਸ਼ਰੇ ਕਰਦੀਆ ਰਹਿੰਦੀਆਂ ਜਾਂ ਘਰ ਆ ਜਾਂਦੀਆ ਹੁੰਦੀਆ ਕਈ ਵਾਰੀ ਮਿਲਣ ਏਦਾਂ ਹਮ ਹਮ ਕੀ ਕਰੀਏ ਸਾਰੀਆਂ ਮਜਬੂਰ ਹੈਗੀਆ ਹੁਣ ਤੇ ਤੂੰ ਆ ਨੀ ਸਕਦੀ ਏ ਤੇ ਫਿਰ ਸਾਨੂੰ ਸਾਰੀਆਂ ਨੂੰ ਜਾਣਾ ਈ ਪੈਂਦਾ ਤੇਰੇ ਵੱਲ ਆ ਜਾਂਦੀਆ ਨੀ ਕਹਿਣ ਆਲੀ ਗੱਲ ਨੀ ਆ ਸੋਨੀ ਆ ਜਾਂਦੀ ਆ ਤੇ ਕਈ ਵਾਰ ਗੁਲਾਬੋ ਵੀ ਮਿਲ ਜਾਂਦੀ ਆ ਕੇ ਹਮ ਚੱਲ ਏਹ ਤਾਂ ਤੇਰੇ ਹੈ ਵੀ ਕੋਠੇ ਤੋਂ ਕੋਠਾ ਲਾਗੇ ਹੈਗਾ ਵਾ ਹਮ ਹਮ

ਦਿੱਲੀ ਕੀ ਕਰਨ ਗਈ ਐ ਦਿੱਲੀ ਉੱਥੇ ਰੋਟੀਆਂ ਪਕਾਉਂਦੀ ਖਰੇ ਅਹ ਹਮ ਨਿਆਣੇ ਇੱਥੇ ਉਹ ਦਿੱਲੀ ਕੀ ਕਰਨ ਗਈ ਸੀ ਦਿੱਲੀ ਉੱਥੇ ਰਹਿੰਦੀ ਉਹ ਪਤਾ ਨੀ ਹੋਸਟਲ ਹੁਸਟਲ ਆ ਕਹਿੰਦੇ ਕੋਈ ਉੱਥੇ ਰਹਿੰਦੀ ਓਥੇ ਰੋਟੀ ਰੁਟੀ ਬਣਾਉਂਦੀ ਖਰੇ ਉਹ ਤੇ ਮਾਮੇ ਕਿਤੇ ਪਛਾਣ ਚ ਨੀ ਆਉਂਦੀ ਉਹਦੇ ਤੇ ਉ ਕਿਤੇ ਜਵਾਨੀ ਹੁਣ ਆਈ ਹਮ ਮੈਨੀ ਕਦੀ ਦੇਖੀ ਮੈਨੂੰ ਤੇ ਨੀ ਉਹ ਟਕਰੀ ਟੁਕਰੀ ਵੀ, ਓਦਾ ਸਾਰੇ ਕਹਿੰਦੇ ਕਹਿੰਦੇ ਸੋਹਣੀ ਬੜੀ ਹੋਈ ਓ ਅਹ ਹਮ

ਹਮ ਆਹੋ ਉਹਨੇ ਵੀ ਬੜੀਆ ਮੋਜਾ ਲੁੱਟੀਆਂ ਬੜੀਆ ਹਮ ਐਸ਼ ਵਾਲੀ ਗੱਲ ਕੀਤੀ ਨਾ ਨਹੀਂ ਐਸ਼ ਕੀਤੀ ਤੇ ਉਹਨੇ ਕੀਤੀ

ਬੜੇ ਛਿੱਤਰ ਖਾਧੇ ਉਹਨੇ ਹੈਂ ਵਿਆਹ ਵਿਆਹ ਤਾਂ ਉਹਨੂੰ ਪਤਾ ਲੱਗ ਈ ਗਿਆ ਹੁਣਾ ਹੈਪੀ ਦੇ ਨੂੰ ਹਜੇ ਤੇ ਇੱਥੇ ਹੀਂ ਸੀ ਉਹ ਆਇਆ ਤੇ ਉਦੋਂ ਉਹ ਆਗੀ ਆਹੋ ਅਸੀਂ ਵੀ ਵਿਆਹ ਕਰੀ ਤੇ ਰਹੀ ਇੱਥੇ ਮੈਂ ਕਿਹਾਂ ਜਦੋਂ ਹੈਪੀ ਸਾਡੀ ਦਾ ਵਿਆਹ ਹੋਇਆ ਉਦੋਂ ਇੱਥੇ ਈ ਸੀ ਮੈਨੂੰ ਲੱਗਦਾ ਬਈ ਉਦੋਂ ਚੱਲਗੀ ਸੀ ਖਰੇ ਪਤਾ ਨੀ ਨਹੀਂ ਗਈ ਪਰ ਜਦੋਂ ਉਹ ਆਇਆ ਵਾ ਨਾ ਉਦੋਂ ਕੱਠੇ ਆਏ ਆ ਅੱਗੜ ਪਿੱਛੜ ਈ ਆਏ ਆ ਹਾਂ ਅੱਛਾ ਉਦਣ ਵੀ ਇੱਕੋ ਦਿਨ ਆਏ ਹਾਂ, ਜਿੱਦਾ ਕੀ ਇਹਨਾਂ ਨੂੰ ਪਤਾ ਸੀਗਾ ਵੀ ਕਦ ਆਉਣਾ ਵਾ ਗਾ ਦਿੱਲੀ ਨੂੰ ਦਿੱਲੀ ਤੋਂ ਏਨੇ ਵਧੀਆ ਇਹਨਾਂ ਦੀ ਏਧਰ ਈ ਦਿੱਲੀਓ ਫਲੈਟ ਹੋਗੀ ਉਹਨੇ ਜਦੋਂ ਬਾਹਰ ਜਾਣਾ ਤੇ ਫਲੈਟ ਉਹਨੂੰ ਦਿੱਲੀਓ ਈ ਮਿਲੀ ਹੋਣੀ ਆ ਕੀ ਪਤਾ ਹਮ ਉੱਥੇ ਕੱਠੇ ਹੋਏ ਹੁਣੇ

ਹਮ ਏਹ ਤਾਂ ਇਹਨਾਂ ਨੂੰ ਪਤਾ ਪੂਤਾ ਹੋਉਗਾ ਮੈਨੂੰ ਤੇ ਪਤਾ ਨੀ ਹੁਣ ਗੱਲ ਗੁੱਲ ਹੁੰਦੀ ਜਾਂ ਨਹੀਂ ਹੁੰਦੀ ਉਹਦੇ ਨਾਲ਼ਦੀ ਦੇਖੀ ਪਤਲੀ ਜਹੀ ਐ

ਮੈਂ ਵੀ ਵੇਖੀ ਵਹੁਟੀ ਉਹਦੀ ਤਾਂ ਸੋਹਣੀ ਹੈਗੀ ਮੈਂ ਇੱਕ ਦਿਨ ਦੇਖੀ ਦੋਵੇ ਜੀਅ ਜਾਣ ਡਏ ਸੀ activa ਤੇ

ਉਹਨਾਂ ਦੇਖ ਕੇ ਕਿਆ ਕਰਤਾ ਹੈਨਾ ਆਹ ਉਹਨਾਂ ਦੀ ਕੋਈ ਗੱਲ ਕਰ ਸਕਦਾ ਹਮ ਵੇਖਲਾ ਕਿਤੇ ਜਿਨਾ ਨੂੰ ਨੱਕ ਪੂਜਣ ਦੀ ਜਾਂਚ ਨੀ ਸੀ ਓਹ ਅਗਲੇ ਗੱਲਾ ਕਰਦੇ ਆ ਅਸਮਾਨ ਪਾੜਨ ਦੀਆ

ਡਾਕਟਰ ਬਣਕੇ ਜਾਂਦਾ ਅਗਲਾ ਪੂਰਾ MBBS ਨਿਆਣਾ ਨੀ ਟਿਕਣ ਡੀਆ ਮੈਂ ਗਰਮੀ ਗਰਮੀ ਹੋਗੀ ਮੈਂ ਕਿਹਾਂ ਅੱਜ ਕੱਲ ਨਿਆਣਾ ਨੀ ਬਾਹਰ ਦੀ ਖਾਂਦਾ ਹੁਣ ਮਗਾਉਂਦੀ ਆ ਦੁੱਧ ਦੁੱਧ ਚਾਹ ਚੁ ਬਣਾਈਏ ਟੈਮ ਹਮ ਪਹਿਲਾਂ ਦੇਖਲਾ ਕਿੱਦਾਂ ਸੀ ਜਿਦਾਂ ਮਰਜ਼ੀ ਲੋਕਾਂ ਨੇ ਕਹਿਣਾ, ਵੀ ਪਰਛਾਵਾਂ ਆਗਿਆ ਨੀ ਬਾਹਰ ਮੰਜਾ ਕੱਢਲੋ ਗਲੀ ਚ ਬਹਿਜੋ ਚਾਰ ਜਣੀਆ ਕੱਠੀਆ ਬਹਿ ਗਈਆ ਟੈਮ ਪਾਸ ਹੋ ਜਾਣਾ ਹੁਣ ਹੁਣ ਹਰ ਕੋਈ ਅਪਣੇ ਅਪਣੇ ਰੋ ਰਾਈ ਲੱਗੇ ਰਹਿੰਦੇ ਆ ਤੇ ਹਮ ਹੋਰ

ਦੁਪਹੇਰਾ ਦਾ ਛੱਡ ਮੈਂ ਸਵੇਰ ਦਾ ਨੀ ਖਾਧਾ ਕੀ ਗੱਲ ਨੀ ਤੈਨੂੰ ਭੁੱਖ ਨੀ ਲੱਗਦੀ ਨਾ ਇੱਦਾਂ ਨੀ ਆ ਪਤਾ ਨੀ ਅੜੀਏ ਮੈਂ ਰੋਟੀ ਕਿਹਦੇ ਵੇਲੇ ਖਾਣੀ ਪਤਾ ਨੀ ਰਾਤ ਵੀ ਖਾਣੀ ਕੀ ਨਹੀਂ ਅਮ ਹਮ ਲੰਘਦੇ ਵੜਦੇ ਦੁਕਾਨ ਤੋਂ ਕੋਈ ਨਾ ਕੋਈ ਚੀਜ਼ ਲੈ ਲੈਨੀ ਆ ਤੇ ਖਾ ਕੇ ਟੈਮ ਪਾਸ ਹਮ ਬਾਦ ਚ ਮੰਨ ਵੀ ਨੀ ਕਰਦਾ ਖਾਣ ਨੂੰ ਨਾ ਹਮ ਬੁਖਾਰ ਕਰਕੇ ਨੀ ਅਸਲ ਚ ਮੇਰਾ ਦਿਲ ਕਰਦਾ ਬੁਖਾਰ ਰਹਿੰਦਾ ਮੇਰੇ ਅੰਦਰ ਤਾਂ ਕਰਕੇ ਹਮ ਹਮ ਸਿਹਤ ਬੰਦੇ ਦੀ ਠੀਕ ਹੋਵੇ ਫਿਰ ਖਾਵਣ ਨੂੰ ਪੀਵਨ ਨੂੰ ਵੀ ਜੀਅ ਕਰਦਾ ਵਾ, ਤੇ ਜੇ ਸੇਹਤ ਹੀਂ ਨੀ ਠੀਕ ਹੈਗੀ ਤੇ ਖਾਣਾ ਪੀਣਾ ਕੀ ਹੈਗਾ ਵਾ ਹੈਂ ਕੇਲੇ ਕੂਲੇ ਖਾ ਲਿਆ ਕਰ ਠੰਡੇ ਹੁੰਦੇ ਐ ਖਾਂਦੀ ਉਹ ਵੀ ਨੀ ਜੀਅ ਕਰਦਾ ਹਮ ਪਤਾ ਇੱਕ ਗੱਲ ਸਾਡੀ ਸੀ ਜਿਦਾਂ ਮਰਜ਼ੀ ਸੀ ਅਗਲੇ ਰੋਟੀ ਮੰਗਦੇ ਸੀ ਖੀਰੇ ਸਲਾਦ ਤੋਂ ਬਿਨਾਂ ਕੋਈ ਵੀ ਦੇਦੇ

ਗਰਮੀ ਦੇ ਵਿੱਚ ਵੈਸੇ ਵੀ ਰੋਟੀ ਉਹਨਾਂ ਤੋਂ ਬਿਨਾਂ ਨੀ ਲੰਘਦੀ ਖੀਰਾ ਟਮਾਟਰ ਮੂਲੀ ਹੋਵੇ ਤਵ ਫੇਰ ਰੋਟੀ ਲੰਘਣੀ ਐਗੀ ਗਰਮੀ ਚ ਏਹ ਆ ਵੀ ਚੀਜ਼ਾਂ ਨਾਲ਼ ਢਿੱਡ ਡੂਢ ਭਰ ਜਾਂਦੇ ਆ, ਹਦਵਾਣੇ ਮੁੱਕਣੇ ਨੀ ਹੈਗੇ ਹੁਣ ਘਰਾਂ ਚੋਂ, ਹਦਵਾਣੇ ਲਗਾਤਾਰ ਤੁਰੇ ਰਹਿਣੇ ਜਿਹੜਾ ਗਿਆ ਉਹ ਲੈ ਆਇਆ ਜਿਹੜਾ ਗਿਆ ਉਹ ਲੈ ਆਇਆ, ਸਾਰਿ ਗਰਮੀਆ ਹਦਵਾਣੇ ਨਾਲ਼ ਢਿੱਡ ਭਰਨਾ ਪਿਆਜ਼ ਜੇ ਹੈਗਾ ਪਿਆਜ਼ ਪਿਊਜ਼ ਕੱਟ ਲਈਏ ਤਾਂ ਵੱਖਰੀ ਗੱਲ ਐ ਪਰ ਗਰਮੀਆ ਸਾਰੇ ਖੀਰੇ ਖੁਰੇ ਲੈ ਆਉਂਦੇ ਗੰਡੇ ਗੁੰਡੇ ਨੀ ਮੇਰੇ ਤੋਂ ਖਾਧੇ ਜਾਂਦੇ ਉਹਦੇ ਨਾਲ਼ ਜ਼ੁਕਾਮ ਹੋ ਜਾਂਦਾ ਮੈਨੂੰ ਉਹ ਨੀ ਮੈਂ ਕਦੀ ਖਾਧੇ ਗੰਡੇ ਗੁੰਡੇ ਨੀ ਖਾਧੀ ਕਦੇ ਹਾਂ ਸਿਆਲ ਸਿਆਲ ਚ ਪੂਰਾ ਅਸੀਂ ਗੰਡੇ ਈ ਖਾਣੇ ਦਾਲ ਹੋਏ ਸਬਜ਼ੀ ਹੋਏ ਗੰਡਾ ਕੱਟਣਾ ਈ ਕੱਟਣਾ ਨਾਲ਼ ਮੈਨੀ ਖਾ ਸਕਦੀ ਮੈਨੂੰ ਜ਼ੁਕਾਮ ਹੋ ਜਾਂਦਾ ਉਹਦੇ ਨਾਲ਼

ਅਸੀਂ ਵੀਹ ਰੁਪਈਏ ਦੀ ਦਰਜਨ ਲਈਦੀ ਕੇਲਿਆ ਦੀ ਹਮ, ਮੰਡੀ ਤੋਂ ਮਿਲ ਜਾਂਦੇ ਹੁਣੇ ਨਾ ਮੰਡਿਓ ਮਿਲ ਜਾਂਦੇ ਹੁਣੇ ਨਾ ਬਜ਼ਾਰ ਤੋਂ ਈ ਵੀਹ ਰੁਪਈਏ ਦਰਜਨ ਦਿੰਦੇ ਰਹੇ ਕਿਉਕਿ ਏਦਰ ਜਿਆਦਾ ਲੋਕੀਂ ਕੇਲੇ ਕੂਲੇ ਖਾਂਦੇ

ਹਾਂ ਤੇ ਇੱਥੇ ਏਥੇ ਏਥੇ ਸੱਠਾ ਰੁੱਪਈਆ ਤੋਂ ਦਰਜਨ ਸਸਤੀ ਹੈਨੀ ਇੱਥੇ ਸੱਠਾ ਰੁੱਪਈਆ ਤੋਂ ਘੱਟ ਹੈਨੀ ਆ ਸਾਡੇ ਏਥੇ ਚਾਲੀਂਆ ਰੁਪਏ ਦੇ ਕਿਲੋ ਸਤਰੇ, ਤੇ ਵੀਹਾ ਦੀ ਦਰਜਨ ਕੇਲਿਆ ਦੀ, ਪਪੀਤਾ ਲੈਨਾ ਵਾ ਅੱਸੀ ਰੁਪਏ ਕਿਲੋ ਸਾਰੀ ਚੀਜ਼ ਸਸਤੀ ਆ ਹਮ ਖਾਣ ਸਾਨੂੰ ਸੇਬ ਨੀ ਸਸਤੇ ਹੁੰਦੇ ਬਕੀ ਸਾਰੀ ਚੀਜ਼ ਸਸਤੀ ਐ ਨਹੀਂ ਸੇਬ ਤਾਂ ਸਗੋਂ ਜਮੂ ਚ ਸਸਤੇ ਹੋਣੇ ਚਾਹੀਦੇ ਆ, ਸ਼੍ਰੀ ਨਗਰ area ਪੈਂਦਾ ਨਾ ਹੈਂ ਉਹ ਤੇ ਫੇਰ ਉਹੋ ਰੇਟ ਏਧਰ ਹੈਗਾ ਫਿਰ ਆਹੋ ਏਨੇ ਦੇ ਈ ਉਹਨਾਂ ਦਾ ਰੇਟ ਨੀ ਘਟਦਾ ਬਾਕੀ ਸਾਰਾ ਰੇਟ ਅੰਗੂਰ ਵੀ ਅੱਧਾ ਕਿਲੋ ਪੰਜਾਹ ਦੇ ਹਮ

ਮਿਲ ਜਾਂਦੇ ਆ ਪਰ ਆਪਾਂ ਗੁਲਾਬੀ ਆ ਇਨੇ ਜਿਆਦਾ ਨੀ ਆਹ ਘੱਟ ਵੱਧ ਈ ਆ ਏਨੇ ਜਿਆਦਾ ਨੀ ਲੱਖਨਪੁਰ ਦੇ ਲਾਗੇ ਸ਼ਾਂਗੇ ਮਿਲਦੇ ਇਧਰੋਂ ਘੱਟ ਮਿਲਦੇ ਮੋਸਮ ਅਜੇ ਮੋਸਮ ਨੀ ਨਾ ਹੈਗਾ ਅਸਲ ਚ ਹੇਧਰ, ਆ ਉਹਨਾਂ ਦਾ ਤਾਂ ਕਰਕੇ ਜਾਂ ਮੰਡੀ ਚੋਂ ਆਏ ਆ ਫਿਰ ਨਹੀਂ ਸਿਆਲਾਂ ਚ ਮਿਲਣੇ ਉਹ ਮੰਡੀ ਸਾਡੇ ਤੋਂ ਇੱਥੋਂ ਸਾਡੇ ਪਿੰਡ ਤੋਂ ਹਮ ਨਹੀਂ ਰਿਦ ਹੁਣ ਦੇ ਹਮ ਓਥੇ ਜਦੋਂ ਹੁਣ ਕਦੇ ਘਰ ਹੋਵੇ ਮੁੰਡੇ ਮਡੇ ਘਰ ਹੋਣ ਓਦਣ ਇਹਨਾਂ ਨੇ ਸੋਂਦੇ ਜਾਣਾ ਵਾ ਤੇ ਏਹਨਾ ਨੇ ਗੋਰਾ ਗੋਰਾ ਲਿਆਉਣਾ ਵਾ ਪਿਆਜ਼ ਹਮ ਹਮ ਵਧੀਆ ਵਾ ਕੋਈ ਤੇ ਸੁਖ ਹੈ ਈ ਆ ਹੇਥੇ ਹਮ ਹਮ ਮੈਂ ਬਜ਼ਾਰ ਹੁਣ ਤੁਸੀਂ ਦਾਉਗੇ ਮੈਂਨੂੰ ਲਿਆ ਕੇ ਤੁਸੀਂ ਐਡ ਕਰਾਂਗਾ ਈ ਨਾ ਇੱਥੇ ਜਿੰਦਵਦੀ ਉਹਨਾਂ ਕਹਿਣਾ ਚਾਚੀ ਤੂੰ ਤੇ ਏਥੇ ਕਿੰਨੀ ਸਸਤੀ ਲੈ ਆਉਂਦੀ ਆ ਸਾਡੇ ਥੇ ਗੱਟੇ ਬੜੀ ਮਹਿੰਗੀ ਦਿੰਦੇ ਆ ਹਮ ਹਮ

ਹਲੇ ਚੱਲੇ ਆ ਦੇਖਦੀ ਆ ਹਮ ਬਣਾਉਣ ਦਾ

ਏਨਾਂ ਏਨਾਂ ਥਾਵਾਂ ਤੇ ਰੌਲਾ ਪੈ ਜਾਂਦਾ ਨਾ ਪਿੰਡਾਂ ਥਾਵਾਂ ਤੇ ਚਾਰ ਵਜੇ ਹਾਏ ਨੀ ਫਲਾਣੀਏ ਨੀ ਸਬਜ਼ੀ ਕੱਟ ਲਾ ਬਣਾਉਣ ਨੀ ਬੱਤੀ ਬੰਦ ਹੋ ਜਾਨੀ ਹਲੇ ਹਲੇ ਕੋਈ ਪਤਾ ਨੀ ਐ ਸਬਜ਼ੀ ਸੁਬਜ਼ੀ ਦਾ, ਹਲੇ ਕੋਈ ਚਾਲ ਛੁਲਣ ਦੀ, ਸਬਜ਼ੀ ਦਾ plan

ਸਾਡੇ ਮੇਰੇ ਕੋਲ ਤਾਂ ਹਾਲ ਚ ਪਤਾ ਲੱਗਦਾ ਰੋਟੀ ਪਾਣੀ ਚ ਕੀ ਬਣਾਉਨਾ ਕੀ ਨਹੀਂ, ਤੇ ਕਈ ਵਾਰੀ ਸੱਤ ਵਜੇ ਜਾਂ ਕੇ plan ਕਰਦੇ ਵੀ ਕੀ ਬਣਾਉਨਾ ਹਮ

ਚੰਗਾ bye

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ-ਕੱਲ੍ਹ ਲੋਕ ਬਹੁਤ ਵਹਿਮ ਭਰਮਾਂ ਵਿੱਚ ਫਿਰ ਰਹੇ ਹਨ। ਸਾਨੂੰ ਚਾਹੀਦਾ ਹੈ ਕਿ ਇਹਨਾਂ ਅੰਧ-ਵਿਸ਼ਵਾਸ, ਵਹਿਮ-ਭਰਮਾਂ ਤੋਂ ਉਠ ਕੇ ਉਤਾਹ ਵੱਲ ਨੂੰ ਜਾਣਾ ਚਾਹੀਦਾ ਹੈ। ਤੇ ਨਾਲ ਹੀ ਚਾਹੀਦਾ ਹੈ l ਇਹਨਾਂ ਵਿੱਚ ਫਸਣ ਦੀ ਬਜਾਏ ਲੋਕਾਂ ਨੂੰ ਵੀ ਇਹਨਾਂ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੇਰਾ ਅੱਜ ਜਿਹੜਾ ਵਿਸ਼ਾ ਹੈ ਉਹ ਵਹਿਮ-ਭਰਮਾਂ ਤੋਂ ਹੀ ਹੈ ਕਿ ਵਹਿਮ-ਭਰਮ ਸਾਡੇ ਜੀਵਨ ਵਿੱਚ, ਸਾਡੇ ਸਮਾਜ ਵਿੱਚ ਕੀ ਰੋਲ ਅਦਾ ਕਰ ਰਹੇ ਹਨ। ਲੋਕ ਵਿਸ਼ਵਾਸ ਵਹਿਮ-ਭਰਮ ਨਿਬੰਧ ਨਾਲ ਸਬੰਧਤ ਹਨ। ਪੰਜਾਬੀ ਦੇ ਲੋਕਾਂ ਦੀ ਰਹਿਤ ਤੇ ਅਟੁੱਟ ਅੰਗ ਉਹਨਾਂ ਦੇ ਭਿੰਨ-ਭਿੰਨ ਪ੍ਰਕਾਰ ਦੇ ਵਿਸ਼ਵਾਸਾਂ ਤੇ ਵਹਿਮ-ਭਰਮਾਂ ਨੂੰ ਵਿਸ਼ੇ ਦੇ ਰੂਪ ਵਿੱਚ ਲਿਆ ਹੈ। ਅਜਨਬੀ ਦੇ ਪਿੰਡ ਦੀ ਰਹਿਤ ਬਾਰੇ ਅਨੁਭਵ ਕਿਸੇ ਅਜਨਬੀ ਦਾ ਕਿਸੇ ਪਿੰਡ ਵਿੱਚ ਰਹਿ ਕੇ ਉੱਥੋਂ ਦੇ ਲੋਕਾਂ ਦਾ ਭਰਮ ਖਤਮ ਹੋ ਜਾਂਦਾ ਹੈ ਪਰ ਉਹ ਉਸ ਤੋਂ ਉਥੋਂ ਦੀਆਂ

ਗਾ਼ਡੀ ਰਾਹ ਉੱਤੇ ਤੁਰਨਾ ਪਸੰਦ ਕਰਦੇ ਹਨ ਤੇ ਕਿਸੇ ਨੂੰ ਪੁਰਾਣੀਆਂ ਲੀਹਾਂ ਤੋੜਨ ਦੀ ਆਗਿਆ ਨਹੀਂ ਦਿੱਤਾ ਜਾਂਦੀ। ਲੋਕ ਵਿਸ਼ਵਾਸ ਰਹਿਤ ਦਾ ਅਨਿਖੜਵਾਂ ਅੰਗ ਅਹ ਲੋਕ ਵਿਸ਼ਵਾਸ ਰਹਿਤ ਦਾ ਅਨਿਖੜਵਾਂ ਅੰਗ ਹੈ। ਘਰੋਂ ਨਿਕਲਦਿਆਂ ਕਿਸੇ ਦੁਆਰਾ ਮਾਰੀ ਨਿੱਛ ਨੂੰ ਜਾਂ ਆਵਾਜ ਨੂੰ ਬਦਸ਼ਗਨੀ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਰਸਤੇ ਵਿੱਚ ਪਾਣੀ ਦੇ ਭਰੇ ਹੋਏ ਘੜੇ ਦਾ ਗੋਹੇ-ਪਾਥੀਆਂ ਨਾਲ ਭਰੇ ਟੋਕਰੇ ਦਾ ਮਿਲਣਾ ਸ਼ੁੱਭ ਮੰਨਿਆ ਜਾਂਦਾ ਹੈ। ਬਿੱਲੀ ਦਾ ਰਸਤਾ ਕੱਟਣਾ, ਮੱਝ ਦਾ ਸਿੰਗ ਭੜਕਾਉਣਾ, ਕੁੱਤਿਆਂ ਦਾ ਰੋਣਾ ਜਾਂ ਕੰਨ ਫੜਕਾਉਣਾ ਵੀ ਬੁਰੇ ਮੰਨੇ ਜਾਂਦੇ ਹਨ। ਘੜੀਆਂ, ਮੌਤਾਂ ਤੇ ਦਿਨਾਂ ਦਾ ਚੰਗੇ ਮਾੜੇ ਹੋਣਾ- ਸਾਡੇ ਲੋਕਾਂ ਵਿੱਚ ਮੰਗਲਵਾਰ ਕੱਪੜੇ ਧੇੋਣ ਲਈ, ਸ਼ਨਿਚਰਵਾਰ ਸਿਰ ਨਹਾਉਣ ਲਈ, ਵੀਰਵਾਰ ਧੀ ਭੈਣ ਨੂੰ ਘਰੋਂ ਤੋਰਨ ਲਈ ਚੰਗੇ ਮੰਨੇ ਜਾਂਦੇ ਹਨ। ਬੁੱਧ ਸ਼ਨਿਚਰਵਾਰ ਕੱਪੜਾ, ਗਹਿਣਾ ਐਤਵਾਰ, ਤੇ ਬੁੱਧ ਕੰਮ ਸ਼ੁੱਧ ਵਿੱਚ ਵਿਸ਼ਵਾਸ ਕੀਤਾ ਜਾਂਦਾ ਹੈ। ਸੰਗਰਾਦ ਵਾਲੇ ਦਿਨ ਪੈਸੇ ਖਰਚਣੇ ਮਾੜੇ ਪਰੰਤੂ ਪੈਸੇ ਦਾ ਆਉਣਾ ਚੰਗਾ ਸਮਝਿਆ ਜਾਂਦਾ ਹੈ। ਸੰਗਰਾਦ ਵਾਲੇ ਦਿਨ ਪ੍ਰਾਹੁਣੇ ਦਾ ਆਉਣਾ ਵੀ ਠੀਕ ਨਹੀਂ ਮੰਨਿਆ ਜਾਂਦਾ। ਲੋਕ-ਵਿਸ਼ਵਾਸ ਅਨੁਸਾਰ ਸੰਗਰਾਂਦ ਵਾਲੇ ਦਿਨ ਜਿਹੋ ਜਿਹਾ ਚੰਗਾ ਮਾੜਾ ਕੰਮ ਹੋਵੇ, ਸਾਰਾ ਮਹੀਨਾ ਸਾਰਾ ਮਹੀਨਾ ਉਹ ਚੰਗਾ ਮਾੜਾ ਕੰਮ ਚੱਲਣ ਦੀ ਉਮੀਦ ਕੀਤੀ ਜਾਂਦੀ ਹੈ। ਵਿਆਹ ਲਈ ਸ਼ਰਾਧਾਂ ਦੇ ਦਿਨ ਮਾੜੇ ਪਰੰਤੂ ਨਰਾਤਿਆਂ ਦੇ ਦਿਨ ਸ਼ੁੱਭ ਮੰਨੇ ਜਾਂਦੇ ਹਨ। ਇਸ ਪ੍ਰਕਾਰ ਮਹੀਨਿਆਂ ਦੇ ਰੁੱਤ ਲਈ ਅਹ ਰੁੱਤਾਂ ਨਾਲ ਵੀ ਲੋਕਾਂ ਨੇ ਆਪਣੀ ਜੀਵਨ ਯੁਕਤੀ ਮੰਨੀ ਹੋਈ ਹੈ। ਸਾਉਣ ਭਾਦੋਂ ਥੋੜਾ ਖਾਇਏ, ਬਹੁਤਾ ਨਹਾਈਏ। ਮੱਘਰ ਪੋਹ ਨੂੰ ਹੰਡਾਵੇ, ਮਾਘ ਫੱਗਣ ਫੇਰ ਮਿਲਾਵੇ। ਹਕੀਮ ਦਾ ਘਰ ਕਦੇ ਨਾ ਪੁੱਛਣ ਜਾਵੇ। ਨਿਰਬਲਤਾ ਤੇ ਅਪੂਰਨਤਾ ਦੇ ਸੂਚਕ- ਨਿਰਬਲਤਾ ਨਿਬੰਧਕਾਰ ਕਹਿੰਦਾ ਹੈ ਕਿ ਵਹਿਮ-ਭਰਮ ਮਨੁੱਖ ਦੀ ਨਿਰਬਲਤਾ ਤੇ ਅਪੂਰਨਤਾ ਦੇ ਸੂਚਕ ਹਨ। ਮਨੁੱਖ ਛੋਟਾ ਸੀ ਤੇ ਦੇਵੀ ਦੇਵਤੇ ਵੱਡੇ, ਉਹਨਾਂ ਨੂੰ ਖੁਸ਼ ਕਰਨ ਲਈ ਕਈ ਪ੍ਰਕਾਰ ਦੇ ਵਹਿਮ-ਭਰਮ ਪਾਲੇ ਜਾਂਦੇ ਸਨ। ਖਵਾਜਾ ਪੀਰ ਨੂੰ ਰਜਾਉਣ ਲਈ ਖੂਹਾਂ, ਨਦੀਆਂ ਤੇ ਦਰਿਆਵਾਂ ਉਤੇ ਮੱਥੇ ਟੇਕੇ ਜਾਂਦੇ ਸਨ ਤੇ ਤੇ ਚੜਾਵੇ ਚੜਾਏ ਜਾਂਦੇ ਜਾਂਦੇ। ਚੜਾਏ ਪਾਉਣ ਮਗਰੋਂ ਲੋਕਾਂ ਵਿੱਚ ਪ੍ਰਸ਼ਾਦ ਵੰਡਿਆ ਜਾਂਦਾ। ਇਸੇ ਪ੍ਰਕਾਰ ਭਾਦਰੋਂ ਦੀ ਨੌਮੀ ਨੂੰ ਗੁੱਗੇ ਦੀ ਪੂਜਾ ਹੁੰਦੀ ਹੈ। ਗੁੱਗਾ ਹਿੰਦੂ ਰਾਜਪੂਤ ਸੀ ਜਿਸ ਦਾ ਜਨਮ ਗੁਰੂ ਗੋਰਖਨਾਥ ਦੀ ਅਸੀਸ ਨਾਲ ਹੋਇਆ ਸੀ। ਉਹ ਸੱਪਾਂ ਦੇ ਜਹਿਰ ਉਤਾਰਨ ਤੇ ਮੰਤਰ ਜਤਾਉਣ ਅਹ ਮੰਤਰ ਜਾਣਦਾ ਸੀ।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

ਸੱਪਾਂ ਤੋਂ ਭੈ-ਮੁਕਤ ਹੋਣ ਲਈ ਬਰਮੀਆਂ ਵਿੱਚ ਦੁੱਧ ਪਾਇਆ ਜਾਂਦਾ ਹੈ। ਗੁੱਗੇ ਦੇ ਭਗਤ ਗੁੱਗੇ ਦੇ ਪੀਰ ਦੇ ਗੀਤ ਗਾਉਂਦੇ ਹਨ।

ਗੁੜ ਵੰਡਿਆ ਜਾਂਦਾ, ਢੋਲ ਵੱਜਦੇ ਤੇ ਦਾਰੂ ਵਰਤਾਈ ਜਾਂਦੀ। ਲੋਹੜੀ ਦਿੱਤੀ ਜਾਂਦੀ। ਅਠਮਾਹੇ ਬੱਚੇ ਦਰਸ਼ਨ ਅਹ ਬਦਸ਼ਗਨੀ ਅਤੇ ਸਤਮਾਹੇ ਭਾਗਾਂ ਵਾਲੇ ਮੰਨੇ ਜਾਂਦੇ। ਪਹਿਲਾ ਬੱਚਾ ਨਾਨਕੇ ਘਰ ਹੁੰਦਾ। ਜਿਸ ਦਾ ਕਾਰਨ ਮਾਂ-ਧੀ ਤੇ ਰਿਸ਼ਤੇ ਦਾ ਸੁਖਾਵਾਂਪਣ ਸੀ। ਸੱਸ-ਨੂੰਹ ਦਾ ਰਿਸ਼ਤਾ ਵੈਰ ਭਾਵਨਾ ਦੀ ਸਿਖਰ ਸੀ। ਭੈਣ ਭਰਾ ਨੂੰ ਲੈਣ ਆਉਂਦਾ ਤੇ ਪੇਕੇ ਘਰ ਵਿੱਚ ਧੀ ਨੂੰ ਮੁਕੰਮਲ ਆਰਾਮ ਮਿਲਦਾ। ਭਾਰੇ ਕੰਮ ਵਰਜਿਤ ਸਨ ਤੇ ਉਚੇ ਨੀਵੇਂ ਦਿਨ ਥਾਂ ਤੇ ਜਾਣ ਦੀ ਮਨਾਹੀ ਸੀ। ਦਿਨ ਪੁੱਗਣ ਤੇ ਜੰਮਣ ਪੀੜਾ ਸ਼ੁਰੂ ਹੋਣ ਤੇ ਕੋਈ ਦੁਆ-ਦਾਰੂ ਨਾ ਦਿੱਤਾ ਜਾਂਦਾ। ਜਣੇਪੇ ਦੀ ਕਾਰਵਾਈ ਦਾਈ ਨਿਭਾਉਂਦੀ। ਜੱਚਾ ਤੇ ਬੱਚਾ ਦੀ ਜਿੰਦਗੀ ਨਾਲ ਖੇਡਦੀ ਦਾਈ ਦੇ ਸਫਲ ਹੋ ਜਾਣ ਅਹ ਸਫਲ ਹੋ ਜਾਂਦੀ। ਤਾਂ ਸਾਰੇ ਪਿੰਡ ਵਿੱਚ ਖੁਸ਼ੀ ਦੀ ਖਬਰ ਫੈਲ ਜਾਂਦੀ ਪਰੰਤੂ ਜੇਕਰ ਮਾੜੀ ਕਿਸਮਤ ਕਰਕੇ ਜੱਚਾ ਬੱਚਾ ਦੇ ਸਵਾਸ ਘੁੱਟ ਜਾਂਦੇ ਤਾਂ ਵਿੱਦ ਮਾਤਾ ਨੂੰ ਰੁੱਸੀ ਸਮਝ ਕੇ ਦਾਈ ਦੀ ਅਣਗਹਿਲੀ ਨੂੰ ਰੱਬ ਦੀ ਖੇਡ ਤੇ ਉਸਦਾ ਭਾਣਾ ਕਹਿ ਕੇ ਗੱਲ ਖਤਮ ਕਰ ਦਿੱਤੀ ਜਾਂਦੀ। ਜੱਚਾ ਚਾਲੀ ਦਿਨ ਸ਼ੀਲਾ ਕੱਟਦੀ ਤੇ ਉਸ ਤੱਕ ਆਮ ਬੰਦਾ ਨਹੀਂ ਸੀ ਜਾ ਸਕਦਾ। ਭੂਤਾਂ-ਪ੍ਰੇਤਾਂ ਦੇ ਪਰਛਾਵੇਂ ਤੋਂ ਬਚਾਅ ਲਈ ਉਸ ਦੇ ਸਿਰਹਾਣੇ ਅਨਾਜ ਦੇ ਦਾਣੇ, ਲੋਹੇ ਦਾ ਕੜਾ ਜਾਂ ਕਰਦ ਰੱਖੀ ਜਾਂਦੀ ਸੀ। ਸਰ੍ਹੋਂ ਦੇ ਤੇਲ ਦੇ ਦੀਵੇ ਉਪਰ ਇਕਾਦਸ਼ੀ ਦੀ ਥਾਲੀ ਰੱਖ ਕੇ ਕੱਜਲ ਤਿਆਰ ਕੀਤਾ ਜਾਂਦਾ ਤੇ ਜੱਚਾ-ਬੱਚਾ ਦੀਆਂ ਅੱਖਾਂ ਵਿੱਚ ਪਾਇਆ ਜਾਂਦਾ। ਜੋ ਉਹਨਾਂ ਨੂੰ ਲੋਕਾਂ ਦੀ ਕਾਲੀ ਨਜਰ ਤੋਂ ਬਚਾਉਂਦਾ। ਅੰਦਰ ਜਾਣ ਵਾਲੀ ਕੋਈ ਵੀ ਜਨਾਨੀ ਦਾਣਿਆਂ ਨੂੰ ਹੱਥ ਲਾ ਕੇ ਅੰਦਰ ਜਾਂਦੀ ਫਿਰ ਵੀ ਬੱਚੇ ਦੀ ਨਾਨੀ ਕਿਸੇ ਚਟਕਣ ਦੀ ਨਜਰ ਉਤਾਰਨ ਲਈ ਉਸਦੇ ਪੈਰਾਂ ਦੀ ਮਿੱਟੀ ਅੱਗੇ ਅਹ ਅੱਗ ਵਿੱਚ ਸੁੱਟ ਕੇ ਸਾੜਦੀ। ਕਿਸੇ ਡਗਡੋਲੇ ਦੀ ਨਜਰ ਉਤਾਰਨ ਲਈ ਮਿਰਚਾਂ ਜੱਚਾ ਬੱਚਾ ਦੇ ਸਿਰ ਉਪਰੋਂ ਵਾਰ ਕੇ ਅੱਗ ਵਿੱਚ ਸੁੱਟਦੀ। ਮਾਰਗ ਅਹ ਮਰਗ ਵਾਲੇ ਘਰ ਦੀ ਔਰਤ ਨੂੰ ਜੱਚਾ ਨੂੰ ਨਾ ਮਿਲਣ ਦਿੱਤਾ ਜਾਂਦਾ। ਮਨੁੱਖ ਦੇ ਸੁਭਾਅ ਨਾਲ ਜੁੜੇ ਵਹਿਮ ਬਹੁਤ ਸਾਰੇ ਵਹਿਮ-ਭਰਮ ਮਨੁੱਖ ਦੇ ਸੁਭਾਅ ਨਾਲ ਹੀ ਜੁੜੇ ਹੋਏ ਹੁੰਦੇ ਹਨ। ਮੰਜੇ ਉਤੇ ਬੈਠ ਕੇ ਪੈਰ ਹਿਲਾਉਣੇ ਬੁਰਾ ਮੰਨਿਆ ਜਾਂਦਾ ਹੈ। ਰਾਤ ਨੂੰ ਦੌਣ ਕੱਸਣ ਨੂੰ ਕੁੜੀਆਂ ਜੰਮਣ ਦੀ ਜਨਾਨੀ ਅਹ ਨਿਸ਼ਾਨੀ ਤੇ ਦੁੱਧ ਦਾ ਡੰਗ ਭੰਨਣ ਵਾਲੀ ਮੱਝ ਨੂੰ ਬਜਰਾਈ ਗਈ ਜਾਂ ਦੀ ਸ਼ਿਕਾਰ ਸਮਝਿਆ ਜਾਂਦਾ। ਦੂਰ ਕਰਨਾ- ਮੂੰਹ ਖੁਰ ਦੂਰ ਕਰਨ ਲਈ ਬੁਲਾਇਆ ਗਿਆ ਪੰਡਤ ਜਾਂ ਪੰਡਤਾਣੀ ਸਵੇਰੇ ਨਹਾ ਧੋ ਕੇ ਸੁੱਚੇ ਮੂੰਹ ਆਉਂਦੇ। ਉਹ ਚੁੱਲੇ ਚੌਂਕੇ ਨੂੰ ਲਿਪ ਕੇ ਗੋਹੇ ਮਿੱਟੀ ਨਾਲ ਸਾਫ਼ ਕਰਦੇ ਤੇ ਸੁੱਕਾ ਆਟਾ ਲੈ ਕੇ ਰਸੋਈ ਦੇ ਫਰਸ਼ ਉੱਤੇ ਚੌਪੜ ਜਿਹੀ ਬਣਾ ਦਿੰਦੇ। ਫਿਰ ਸੁੱਚੇ ਦੁੱਧ ਦੀ ਖੀਰ ਬਣਾ ਕੇ ਪੰਡਿਤ ਤੇ ਪੰਡਤਾਣੀ ਆਪ ਥਾਲ ਭਰ ਕੇ ਖਾਂਦੇ ਬਹੁਤੀ ਸਾਰੀ ਖੀਰ ਬ੍ਰਾਹਮਣ ਆਪਣੇ ਬੱਚਿਆਂ ਲਈ ਲੈ ਜਾਂਦੇ। ਘਰ ਦੇ ਬੱਚਿਆਂ ਲਈ ਮਸਾ ਕੜਛੀ-ਕੜਛੀ ਹੀ ਬੱਚਦੀ। ਇਹ ਵੀ ਇਕ ਬਹੁਤ ਵੱਡਾ ਵਹਿਮ ਭਰਮ ਹੈ ਜਿਹੜੇ ਕਿ ਅਸੀਂ ਪੰਡਿਤਾਂ ਨੂੰ ਦੇ ਦਿੰਦੇ ਨੇ। ਤੇ ਹੁਣ ਲਈ ਧੰਨਵਾਦ ਤੇ ਬਾਕੀ ਦੀਆਂ ਗੱਲਾਂ ਬਾਅਦ ਚ।